ਅਸੀਂ ਇਥੋਂ ਗਏ ਸੀ ਆਪਣੀ bike

ਗੱਡੀ ਦੇ ਵਿਚ ਗਏ ਸੀ ਤੇ ਅਸੀਂ ਓਥੇ ਗਏ ਰਸਤੇ ਵਿਚ ਆਪਣਾ enjoy ਕਰਦੇ ਕਰਦੇ ਗਏ ਅਸੀਂ ਓਥੇ

ਬੜਾ ਮਜ਼ਾ ਕੀਤਾ elante ਓਥੇ mall ਹੇਗਾ ਵਾ ਉਹ ਵੀ ਦੇਖਿਆ ਅਸੀਂ

ਚਲਦਾ ਉਸ mall ਦੇ ਅੰਦਰ ਈ ਅਹ ਪੰਜ ਸੋ ਪੰਜ ਸੋ ਦੁਕਾਨਾਂ ਹੈਗੀਆਂ ਨੇ different different ਅਹ ਅਹ ਵੱਖ ਵੱਖ ਤਰ੍ਹਾਂ ਦੇ ਅਹ ਚੀਜ਼ਾਂ ਦੀਆ ਕੱਪੜੇ ਦੀਆ ਖਾਣ ਪੀਣ ਦੀਆ ਖੇਡਣ ਦੀਆ ਆਹੋ ਜੀ ਹੋਏਗੀਆਂ ਹੋਏਗੀਆਂ ਉਹ ਬੜੇ ਵਧਿਆ mall ਬਣੇ ਹੈ ਦਾ ਬੜੇ ਵਧਿਆ mall ਬਣੇ ਬੜੇ ਵਡਾ mall ਹੇਗਾ ਚਲ ਚਲ ਕੇ ਥੱਕ ਜਾਈਦਾ ਲੱਤਾਂ ਥੱਕ ਜਾਂਦੀਆਂ ਏਦਾਂ ਵਡਾ mall ਹੇਗਾ ਵਾ

ਉਹ mall ਓਹਨਾ ਨੇ railway station ਦੇ ਕੋਲ ਲਈ ਬਣਾਇਆ ਹੋਇਆ ਕਿ ਜਦੋ ਕੋਈ ਬਾਹਰੋਂ ਆਂਦਾ ਤਾ ਉਹ ਨੇੜੇ ਹੀ mall ਹੇਗਾ ਓਥੇ ਜਾ ਸਕਦੇ ਆਪਣਾ ਆਪਣਾ ਵਕਤ ਬਤੀਤ ਕਰ ਸਕਦਾ ਹਮ ਹਾਂਜੀ ਹਾਂਜੀ ਇਹ ਤਾ ਗੱਲ ਤੁਸੀਂ ਸਹੀ ਕਹੀ ਏ ਬਿਲਕੁਲ ਈ ਹਮ ਹਾਂਜੀ ਹੋਰ ਅਸੀਂ ਗਏ ਸੀ ਪੰਦਰਾਂ sector ਪੰਦਰਾਂ sector ਅਸੀਂ ਗਏ ਸੀ

ਓਥੇ ਬਸ ਅਹ ਥੋੜੀ ਬਹੁੱਤ shopping ਕੀਤੀ ਓਥੇ ਉਹ ਆਪਣਾ momos ਖਾਧੇ ਹੋਰ ਥੋੜੀ ਬਹੁੱਤ shopping ਸੁਪਿੰਗ ਕੀਤੀ ਓਥੇ ਹੋਰ ਕਿ ਓਥੇ ਕਰਨਾ ਸੀ ਓਥੇ ਅਸੀਂ ਘੁੰਮੇ ਫਿਰੇ ਪੰਦਰਾਂ sector ਦੇ ਵਿਚ ਫਿਰ ਅਸੀਂ ਗਏ ਓਥੇ

ਓਥੇ ਓਥੇ ਬੈਠੇ ਤੇ ਆਪਣਾ ਘੁੰਮੇ ਫਿਰੇ ਓਥੇ ਸੁਖਣਾ ਝੀਲ ਦੇ ਓਥੇ side ਤੇ ਹਮ

ਹਾਂ ਮੈਂ ਇਹ ਤੁਹਾਨੂੰ ਪਤਾ ਅਹ ਜਿਹੜਾ ਪੰਦਰਾਂ sector ਤੋਂ ਜਿਹੜੀ ਸਬ ਤੋਂ ਵੱਡੀ university ਹੇਗੀ ਐ ਜੋ ਚੰਡੀਗੜ੍ਹ ਤੇ ਪੰਜਾਬ ਨੂੰ ਸੱਬ ਤੋਂ ਵੱਡੀ university ਹੈ ਜਿਹੜਾ ਹਾਂ ਹਾਂ ਹਾਂਜੀ ਪੰਜਾਬ university ਹਾਂਜੀ ਹਾਂਜੀ ਹਾਂਜੀ ਉਹ ਪੰਦਰਾਂ sector ਚ ਈ ਐ ਤੇ ਸਾਰੇ ਵਿਦਿਆਰਥੀ ਆਹ ਅੱਜ ਕਲ ਦੇ ਬਚੇ ਸਾਰੇ ਓਹਦੇ ਓਥੈ ਨਾਲ ਈ PG ਜਾ flat ਚ ਰਹਿੰਦੇ ਐ ਉਹ ਵੀ ਹਾਂਜੀ ਬਹੁਤ ਵਧੀਆ ਜਗਾਹ ਆ ਚੰਡੀਗੜ੍ਹ ਤੇ ਬੜਾ ਕੁਛ ਹੇਗਾ ਜੀ ਇੱਥੇ high court ਹੇਗੀ ਐ ਅਹ ਜਿਦਾ ਜਿਦਾ ਤੁਸੀਂ ਕਿਹਾ ਓਥੇ ਅਹ ਸੁਖਣਾ ਝੀਲ ਹੇਗੀ ਐ ਵਡੇ ਵਡੇ park ਵੀ ਹਨ ਜਿਦਾ ਨਾਲੇ rock garden ਆ japanese garden ਆ rose garden ਆ ਮੈਂ ਜਦੋ ਪਹਿਲਾ ਓਥੇ ਰਹਿੰਦੀ ਸੀ ਤੇ ਮੈਂ ਉਹ park ਬੜੇ ਘੁੰਮੇ ਹੋਏ ਹਨ ਆਪਣੇ ਦੋਸਤਾ ਨਾਲ mall ਵੀ ਗਈ ਸੀ park ਵੀ ਗਈ ਸੀ

ਅੱਛਾ ਅੱਛਾ ਆਹ ਤੁਸੀਂ ਓਥੇ ਤਿੰਨ ਸਾਲ ਪੜੇ ਹੋ ਨਾ ਤੁਹਾਨੂੰ ਤਾ ਓਥੇ ਜਿਆਦਾ knowledge ਹੋਵੇਗੀ ਤੁਸੀਂ ਜਿਆਦਾ ਘੁੰਮੇ ਫਿਰੇ ਹੋਏਗੇ ਹਾਂਜੀ ਹਾਂਜੀ ਓਹਦੇ ਬਾਰੇ ਕਾਫੀ ਕੁਛ ਪਤਾ ਰਹਿੰਦਾ ਫਿਰ ਅਸੀਂ ਸ਼ਾਮੀ ਰੋਜ਼ ਚੱਕਰ ਲਗਾਨ ਵੀ ਜਾਂਦੇ ਸੀ ਆਹ ਅਹ ਸੜਕਾਂ ਦੇ ਕੋਲ ਕੋਲ ਖਾਣ ਪੀਣ ਦੀ ਦੁਕਾਨਾਂ ਤੇ ਅਸੀਂ ਨਾਲ ਚ ਵੀ ਕਾਫੀ ਵਧਿਆ ਹੁੰਦਾ ਓਥੇ

ਹਾਂਜੀ ਉਹ sector ਚ ਬੜੇ ਸਸਤੇ ਕੱਪੜੇ ਮਿਲ ਜਾਂਦੇ ਹਨ ਅਹ ਤੁਹਾਡਾ budget ਨੀ ਹੈਗਾ ਜਿਆਦਾ ਕੱਪੜੇ ਲੈਣ ਜਾਨ ਤੁਸੀਂ ਕੁਛ ਖਰੀਦਣਾ ਚਾਹੁੰਦੇ ਹੋ ਓਥੇ ਹਜ਼ਾਰ ਰੁਪਏ ਲੈ ਕੇ ਵੀ ਉਸ ਅਹ ਬਾਈ sector ਵਿਚ ਜਾ ਕੇ ਕਾਫੀ ਕੁਛ ਖਰੀਦ ਸਕਦੇ ਹੋ ਕਪੜੇ ਤੋਂ ਲੈ ਕੇ belt ਜੁੱਤੇ ਸਬ ਕੁਛ ਓਥੇ ਮਿਲਦਾ

ਅਸੀਂ ਗਏ ਨੀ ਅਸੀਂ ਨੀ ਗਏ ਬਾਈ sector ਦੇ ਵਿੱਚ ਓਹਦੇ ਵਿਚ ਸ਼ਾਮੀ ਵਾਪਿਸ ਆਣਾ ਸੀ ਅੱਗੇ ਮੱਥਾ ਟੇਕਣ ਵੀ ਜਾਣਾ ਸੀ ਸ਼ਾਮੀ ਫਿਰ ਅਸੀਂ ਵਾਪਿਸ ਵੀ ਆਣਾ ਸੀ ਫਿਰ ਇੰਨਾ ਦੇ ਵਿਚ ਘੁੰਮਿਆ ਜਾਂਦਾ ਵਾ ਹਾਂਜੀ ਉਹ ਤੇ ਗੱਲ ਤੁਹਾਡੀ ਬਿਲਕੁਲ ਸਹੀ ਐ ਹਮ ਹਾਂਜੀ ਹਮ ਤੁਸੀਂ ਸੁਣਾਓ ਤੁਸੀਂ ਓਥੇ ਤਿੰਨ ਸਾਲ ਰਹੇ ਹੋ ਤੁਸੀਂ ਸੁਣਾਓ ਓਥੋਂ ਦੀ ਗੱਲਾਂ ਹਾਂ ਬਸ ਨੇੜੇ ਈ ਓਹਦੇ ਕਾਫੀ ਜਿਆਦਾ ਪਹਾੜ ਆ ਇੰਨਾ ਜਿਵੇ ਕਿ ਕਸੌਲੀ ਸ਼ਿਮਲਾ ਫਿਰ ਅਹ ਜੋ ਜੋ ਲੋਕੀ ਅਹ ਚੰਡੀਗੜ੍ਹ ਚ ਰਹਿੰਦੇ ਹਨ ਤੇ

ਢਾਈ ਘੰਟੇ ਦਾ ਹੀ ਰਸਤਾ ਹੈਗਾ ਪਹਾੜ ਦਾ

ਹਾਂਜੀ ਹਾਂਜੀ ਤੇ ਮੌਸਮ ਵੀ ਕਾਫੀ ਵਧੀਆ ਰਹਿੰਦਾ ਕਿਉਕਿ ਪਹਾੜ ਨੇੜੇ ਆ ਹਾਂ ਹਾਂ ਹਾਂ ਨਹੀਂ ਓਥੇ ਮਤਲਬ ਪੰਚਕੂਲਾ ਸ਼ਹਿਰ ਵੀ ਬੜਾ ਵਧੀਆ ਬਣਿਆ ਹੋਇਆ ਵਾ ਹਰਿਆਲੀ ਵਾਲਾ ਬਣਿਆ ਹੋਇਆ ਵਾ ਬੜਾ ਸਾਫ ਸੁਥਰਾ ਬਣਿਆ ਹੋਇਆ ਵਾ ਹਾਂ ਹਾਂਜੀ ਇਹ ਗੱਲ ਤੇ ਬਿਲਕੁਲ ਸਹੀ ਆਈ ਕਿਹਾ ਇਹੋ ਜੀ ਹਰਿਆਲੀ ਨਾ ਦਿੱਲੀ ਚ ਐ ਨਾ ਅੰਮ੍ਰਿਤਸਰ ਚ ਐ ਇਹੋ ਜੀ ਚੰਡੀਗੜ੍ਹ ਚ ਐ

ਇਸ ਹਰਿਆਲੀ ਨਾ ਦਿੱਲੀ ਨਾ ਕਿਤੇ ਕੀਤੇ ਨੀ ਹੇਗੀ ਜਿਨਿ ਇਥੇ ਹੈਗੀ ਐ ਹਾਂ ਓਥੋਂ ਦੇ ਸਾਰੇ ਲੋਕੀ ਵੀ ਪੜੇ ਲਿਖੇ ਹਨ ਸਾਰੇ ਆਪਣੇ ਆਪਣੇ ਦਫਤਰਾਂ ਤੇ ਜਾਂਦੇ ਹਨ ਸਾਰੇ ਪੜੇ ਲਿਖੇ ਹਨ ਤੇ ਸਾਰੇ ਨਿਯਮਾਂ ਦਾ follow ਵੀ ਅਹ ਨਿਯਮਾਂ ਦਾ ਅਹ ਬਿਲਕੁਲ ਅਨੁਸ਼ਸ਼ਾਨ ਨਾਲ ਰਹਿੰਦੇ ਹਨ ਹਾਂਜੀ ਹਾਂਜੀ ਹਾਂਜੀ ਹਾਂ ਹੋਰ ਤੁਸੀਂ ਸੁਣਾਓ ਹੋਰ ਬਸ ਤੇ ਮੈਂ ਤੇ ਆਹੀ ਚੀਜ਼ਾਂ ਦੇ ਬਾਰੇ ਪਤਾ ਕਰਨ ਨੂੰ ਕਿ ਹੋਰ ਚੀਜ਼ਾਂ ਦੇ ਬਾਰੇ ਪਹਿਲਾ ਤੁਸੀਂ ਦਸੋ

ਤੁਹਾਨੂੰ ਪਤਾ ਇਥੇ ਅਹ ਇਹਦਾ ਇਹਦਾ ਅਹ ਇਤਿਹਾਸਿਕ ਤੋਰ ਤੇ ਵੀ ਕਾਫੀ ਅਹ ਕੁਛ ਪਤਾ ਹੈਗਾ ਜਿਦਾ ਵੰਡ ਤੋਂ ਪਹਿਲਾ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਤੇ ਵੰਡ ਤੋਂ ਬਾਅਦ ਉਹ ਅਹ ਉਹ ਹਿਸਾ ਪਾਕਿਸਤਾਨ ਵਿਚ ਚਲਾ ਜਾਨ ਕਾਰਣ ਰਾਜਧਾਨੀ ਬਣੌਨ ਦੀ ਲੋੜ ਪੈ ਅਹ ਜਾਪੀ ਇਸ ਲੋੜ ਕਾਰਣ ਉਸ ਸਮੇ ਇਸ ਸ਼ਹਿਰ ਨੂੰ ਅਹ ਵਰਤਿਆ ਗਿਆ

ਹਾਂਜੀ ਉੱਨੀ ਸੋ ਪੰਜਾਹ ਈਸਵੀ ਤੋਂ ਇਸ ਦੀ ਉਸਾਰੀ ਦਾ ਕੰਮ ਆਰੰਭ ਗਿਆ

ਮੈਂ ਸੁਣਿਆ ਇਥੇ ਕਿਸਾਨ architecture ਨੇ ਅਹ ਅਹ ਅੱਧੇ ਆਪਣੇ ਹਿਸਾਬ ਨੇ ਨਾਲ ਬਣਾਈ ਕਈ ਕਾਲੋਨੀਆਂ ਬਿਲਡਿੰਗਾਂ ਸਬ ਕੁਛ ਸ਼ਾਇਦ sector ਸੁਕਟਰ ਓਨੇ ਬਣਾਇਆ ਹੇਗਾ

ਮੁਤਾਬਿਕ ਬਣੇ ਹੋਏ ਹਨ ਇਕ sector ਦੋ sector ਤੇ ਹੁਣ ਸੱਠ ਪੈਂਠ sector ਵੀ ਬਣ ਗਏ ਹਨ ਜੋ ਕਿ

ਉਹ ਵਾ ਮੋਹਾਲੀ ਦੇ ਵਿਚ ਤਾ ਪੰਜਾਬ university ਉਹ ਪੰਜਾਬ board ਵੀ ਹੇਗੀ ਪੰਜਾਬੀ ਸਿੱਖਿਆ board ਵੀ ਹੇਗੀ ਐ ਓਹਦੇ ਵਿਚ PGI ਵੀ ਹੇਗਾ ਵਾ ਹਸਪਤਾਲ ਜਿਥੇ

ਹਨਜੀ ਉਹ ਪੰਦਰਾਂ sector ਦੇ ਨੇੜੇ ਐ ਹਾਂ ਹਾਂ ਹਮ ਹਾਂਜੀ ਇਹ ਪਹਾੜਾਂ ਦੇ ਪੈਰ ਵਿਚ ਵਸਿਆ ਇਕ ਛੋਟਾ ਜਿਹਾ ਪਿੰਡ ਸੀ ਪਾਸੇ ਪਹਾੜ ਦੇ ਇਕ ਪਾਸੇ ਮੈਦਾਨ ਸਨ ਜਦੋ

ਉਸਾਰਨ ਦੀ ਗੱਲ ਤੁਰੀ ਤਾ ਇਸ ਨੂੰ ਵਿਉਂਤ ਨਾਲ ਬਣੌਨ ਬਾਰੇ ਸੋਚਿਆ ਗਿਆ ਅੱਛਾ ਜੀ ਓਥੇ ਹਵਾਈ ਅੱਡਾ ਵੀ ਹੇਗਾ ਜੇ ਇਕ ਹਾਂਜੀ ਹਾਂਜੀ ਮੈਂ ਵੀ ਸੁਣਿਆ ਹੋਇਆ

ਇਹ ਅੰਤਰ ਰਾਸ਼ਟਰੀ ਹਵਾਈ ਅੱਡਾ ਹੇਗਾ

ਹਾਂਜੀ ਤੁਸੀਂ ਬੋਲਣ ਲਗੇ ਸੀ ਕੁਛ ਕਹਿਣ ਲਗੇ ਸੀ ਹਾਂਜੀ ਹਾਂਜੀ ਉਹ ਹਵਾਈ ਅੱਡਾ ਆਹ force ਦੇ force ਦੇ ਨਾਲ ਹੀ ਹੇਗਾ ਉਸ ਹਵਾਈ ਅੱਡੇ ਤੇ force ਦੇ ਜਹਾਜ ਵੀ ਹੁੰਦੇ ਹਨ ਇਕ ਹਵਾਈ ਅੱਡਾ ਹੇਗਾ ਜਿਥੇ ਲੋਕ ਵੀ ਆਂਦੇ ਜਾਂਦੇ ਹਨ ਤੇ force ਦੇ ਜਹਾਜ ਵੀ ਹੁੰਦੇ ਹਨ ਅੱਛਾ ਜੀ ਤੇ ਪਤਾ ਇਥੇ ਕਿੰਨਾ ਨਾਲੀਆਂ ਨੁਲੀਆਂ ਨੀ ਹੇਗੀਆਂ ਪਾਣੀ ਨਿਕਲਣ ਵਾਸਤੇ under ground ਸਾਰਾ system ਹੇਗਾ ਵਾ ਜਮੀਨ ਦੇ ਅੰਦਰ ਹੀ ਸਬ ਕੁਛ ਹੇਗਾ ਵਾ

ਇਹ ਗੱਲ ਮੈਂ ਵੀ ਸੁਣੀ ਸੀ ਐ ਤੇ ਭਾਰੀ ਬਾਰਿਸ਼ ਬੁਰਿਸ਼ ਵੀ ਬੁਹਤੀ ਜੇ ਹੋ ਜਾਵੇ ਨਾ ਤੇ ਇਥੇ ਚਿੱਕੜ ਚੁਕੱਰ ਨੀ ਹੁੰਦਾ ਜਿੰਦਾ ਬਾਕੀ ਸ਼ਹਿਰਾਂ ਦੇ ਵਿਚ ਹੋ ਜਾਂਦਾ ਵਾ ਇਹ ਬੜਾ ਸਾਫ ਸੁਥਰਾ ਸ਼ਹਿਰ ਹੇਗਾ ਏਹੋ ਜਾ ਸ਼ਹਿਰ ਸਾਰੇ ਇਕ ਨਾ ਭੁੱਲ ਗਿਆ india ਚ ਨੇ ਕੀਤਾ ਹੋਣਾ ਆਹੋ ਜਾ ਸ਼ਹਿਰ ਇਨਾ ਵਧੀਆ ਸ਼ਹਿਰ ਆਹ ਤੇ ਗੱਲ ਬਿਲਕੁਲ ਸਹੀ ਕੀਤੀ ਐ ਇਸ ਇਸਦਾ ਨਕਸ਼ਾ ਫਰਾਂਸ ਦੇ ਪ੍ਰਸਿੱਧ architecture ਲੇਹ ਕਾਰਬੂਜੇ ਨੇ ਬਣਾਇਆ ਸੀ ਸਾਰੇ ਸ਼ਹਿਰਾਂ ਨੂੰ ਸੈਕਟਰਾਂ ਵਿਚ ਵੰਡੀਆਂ ਗਿਆ ਹਰ sector ਵਿਚ ਨਵੇਂ ਢੰਗ ਦੇ ਖੁੱਲੇ ਡੁੱਲੇ ਮਕਾਨ ਬਣਾਏ ਅਜਿਹਾ ਕਰਨ ਹਾਂ ਇਥੇ ਤਾ ਉਹ flat system ਵੀ ਬੜੇ ਬਣੇ ਓਏ ਐ ਹਾਂ sector flat system ਬਣੇ ਹੋਏ ਜਿੰਨੇ ਇਕ flat ਚ ਰਹਿਣਾ ਰਹਿਣਾ ਜੇ ਦੂਜੇ flat ਚ ਬੜੇ ਅਰਾਮ ਨਾਲ ਰਹਿੰਦਾ ਆ ਬੜਾ ਵਧੀਆ ਸਾਫ ਸਫਾਈ ਨਾਲ ਬਣਾਏ ਹੋਏ ਤਰੀਕੇ ਨਾਲ ਬਣਾਇਆ ਗਿਆ ਸਾਰਾ ਸਾਮਾਨ ਸਾਫ ਹੁੰਦਾ ਤੇ ਬਾਕੀ ਥਾਵਾਂ ਤੇ traffic ਦੇ ਇਕ ਦੂਜੇ ਦੇ ਵਿਚ ਗੱਡੀ ਠਾ ਠਾ ਠਾ ਵੱਜਦੀ ਆ ਇਥੇ ਕੁਛ ਨਹੀਂ ਹੇਗਾ ਹਾਂਜੀ ਅਜਿਹਾ ਕਰਨ ਸਮੇ ਅਹ ਪਾਉਣੀ ਪਾਣੀ ਦਾ ਖਾਸ ਖਿਆਲ ਰੱਖਿਆ ਗਿਆ ਹਰ sector ਵਿਚ ਸਾਰਿਆਂ

ਸੁਖਣਾ ਝੀਲ ਬਣਾਈ ਗਈ ਜੋ ਕਿ ਸ਼ਹਿਰ ਵਾਸੀਆਂ ਦੇ ਵਿਚ ਅਹ ਖਿੱਚ ਦਾ ਕਾਰਣ ਬਣੀ ਹੋਈ ਹੈ ਉਹ ਵੀ ਹੇਗਾ ਵਾ golf golf coach ਵੀ ਹੇਗਾ ਵਾ ਹੋਰ ਕੀਤੇ ਨੀ ਹੇਗਾ ਪੰਜਾਬ ਦੇ ਵਿਚ ਸਿਰਫ ਅਮਰ ਅਹ ਅਹ ਚੰਡੀਗੜ੍ਹ ਦੇ ਵਿਚ ਹੇਗਾ ਵਾ ਹਾਂਜੀ ਬਿਲਕੁਲ ਸਹੀ ਗੱਲ ਸ਼ਹਿਰ ਵਿਚ ਬਣਿਆ rose garden ਹਰ ਇਕ ਨੂੰ ਖੇਡੇ ਅਹ ਖੇੜੇ ਵਿਚ ਰਹਿਣ ਦਾ ਸੰਦੇਸ਼ ਦਿੰਦਾ ਜਾਪਦਾ ਹੈ rock garden ਵਿਚ ਪੁਹੰਚ ਕੇ ਇੰਜ ਜਾਪਦਾ ਹੈ ਕਿ ਜਿਵੇ ਕਲਾਕਾਰ ਦੀ ਕਲਾਕਾਰੀ ਦੀ ਦੁਨੀਆਂ ਵਿਚ ਹੀ ਪੁਹੰਚੇ ਹੋਏ ਹਾਂ ਇਹ ਸਿਰਫ rock garden ਦੇ ਵਿਚ ਨੀ ਨਜ਼ਰ ਆਂਦਾ ਇਹ ਜਦੋ station ਤੋਂ ਉੱਤਰੋ ਨਾ ਚੰਡੀਗੜ੍ਹ station ਤੋਂ ਉੱਤਰੋ ਨਾ ਤੇ station ਤੇ ਹੀ ਇਹ ਜੇ ਨਮੂਨੇ ਮਿਲ ਜਾਂਦੇ ਪਤਾ ਲਗਦਾ ਕਿ ਇਥੇ ਬੜਾ ਨਾਮੁਨੇਦਾਰ ਕੰਮ ਕੀਤਾ ਹੋਇਆ ਵਾ ਇਹਨਾਂ ਨੇ ਕਲਾਕਾਰੀ ਵਾਲਾ ਕੰਮ ਹੇਗਾ ਵੈ ਇਥੇ ਬੜੇ ਬੜੇ ਵਧੀਆ ਗੁਲਦਸਤੇ ਬਣੇ ਹੋਏ ਐ station ਤੇ ਵੀ ਬਣੇ ਹੋਏ ਐ ਹਾਂ ਉਜ ਸਹੀ ਗੱਲ ਐ ਸ਼ਹਿਰ ਸਬ ਤੋਂ ਸਾਫ ਸ਼ਹਿਰ ਐ

ਨਿਕਾਸ ਲਈ ਸਾਰੇ ਸ਼ਹਿਰ ਦੇ ਵਿਚ ਜ਼ਮੀਨ ਦੇ ਅੰਦਰ ਹੀ ਪ੍ਰਬੰਧ ਕੀਤਾ ਹੋਇਆ ਹੈ

HMT ਘ ਅਹ HMT ਘੜੀ ਵਾਲੀ ਦੀ company ਵੀ ਇਥੇ ਹੇਗੀ ਏ ਚੰਡੀਗੜ੍ਹ ਦੇ ਵਿਚ ਸਬ ਤੋਂ ਪਹਿਲੀ company ਇਥੇ ਈ ਲਗੀ ਸੀ HMT ਘੜੀਆਂ ਦੀ

ਹੋਰ ਇਥੋਂ ਦੇ ਓਥੋਂ ਦੇ ਪ੍ਰਸਿੱਧ ਬਾਜ਼ਾਰ ਇਥੋਂ ਦੇ ਪ੍ਰਸਿੱਧ ਬਾਜ਼ਾਰ ਸਤਾਰਾ sector ਤੇ ਬਾਈ sector ਹੀ ਹੇਗਾ ਵਾ ਹਾਂ

ਕਿ ਕਰ ਰਹੇ ਤੁਹਾਨੂੰ ਤਾ ਜਿਆਦਾ ਪਤਾ ਹੋਣਾ ਵਾ ਅਸੀਂ ਤਾ

ਅੱਛਾ ਜੀ ਅੱਛਾ ਜੀ

ਹੋਰ ਕੋਈ ਗੱਲ ਬਾਤ ਦੱਸੋ ਚੰਡੀਗੜ ਬਾਰੇ ਬਸ ਏਹੀ ਗੱਲਾਂ ਸੀ ਖਾਣ ਪੀਣ ਦੀ ਅਹ ਖਾਣ ਪੀਣ ਦੀ ਬੁਹਤ ਪੌਂਚ ਹੈ ਇਥੇ ਸਬ ਕੁਛ ਖਾਨ ਪੀਣ ਦਾ ਮਿਲ ਜਾਂਦਾ ਵਿਦੇਸ਼ੀ ਦੇਸੀ

ਆਹ ਚੀਜਾ ਦਾ ਨੀ ਮੈਨੂੰ ਪਤਾ ਸੀ ਬਈ ਇਥੇ ਤੁਸੀ ਤਿੰਨ ਸਾਲ ਉਥੇ ਤੁਹਾਨੂੰ ਜਿਆਦਾ ਪਤਾ ਵਾ ਸਾਨੂੰ ਇੰਨਾ ਨੀ ਨਾ ਪਤਾ ਹੈਗਾ ਹਾਂਜੀ ਹਾਂਜੀ ਬਾਕੀ ਸ਼ਹਿਰਾਂ ਵਿਚ ਤਾਂ ਫਿਰ ਵੀ ਰਾਤੀ ਰਾਤੀ ਬਾਹਰ ਨਿਕਲਣ ਦਾ ਬੜਾ ਡਰ ਰਹਿੰਦਾ ਕੀ ਕਿਤੇ ਚੋਰ ਨਾ ਆ ਜਾਣ ਕੁਛ ਹੱਜ ਮਜ ਨਾ ਹੋ ਜਾਈਏ but ਇਥੇ ਅਸੀਂ ਅਸੀਂ ਰਾਤੀ ਗਿਆਰਾਂ ਬਾਰਾਂ ਵਜੇ ਵੀ ਬਾਹਰ ਨਿਕਲ ਜਾ ਅਸੀ ਤਾ ਬਿਲਕੁਲ ਵੀ ਆਹ ਡਰ ਪ੍ਰਤੀਤ ਨੀ ਹੁੰਦਾ ਸੀ ਕੀ ਇਥੇ ਕੀ ਹੋਣ ਵਾਲਾ ਕਿ ਉਥੇ ਆਹ police ਦਾ police ਹਮੇਸ਼ਾ ਚੌਵੀ ਘੰਟੇ ਅਹ ਲਗਾਤਾਰ ਸੜਕਾਂ ਤੇ ਰਹਿੰਦੀ ਐ ਹਾਂ ਮੈਂ ਇਕ ਚੀਜ਼ ਹੋਰ ਦੇਖੀ ਆ police ਤਾ ਘਟ ਹੇਗੀ ਆ ਪਰ ਹਰ ਜਗਾਹ ਤੇ ਕੈਮਰੇ ਲਗੇ ਹੋਏ ਨੇ ਹਾਂਜੀ ਹਾਂਜੀ ਇਹ ਵੀ ਇਸ ਗੱਲ ਬਿਲਕੁਲ ਸਹੀ ਕੀਤੀ ਹਾਂ ਜਗਾਹ ਜਗਾਹ ਤੇ ਕੈਮਰੇ ਲਗੇ ਜਿਥੇ ਲੋਕੀ ਪਤਾ ਲਗ ਜਾਂਦਾ ਕੋਈ ਕਿ ਕਰਦਾ ਪਿਆ ਕਿਸ ਤਰਾਹ ਹੇਗਾ ਵਾ ਹਾਂ

ਸੁਨਸਾਨ ਜਗਾਹ ਵਿਚ ਅੰਮ੍ਰਿਤਸਰ ਹਾਡੇ ਅੰਮ੍ਰਿਤਸਰ ਇਕ ਤਾ ਇਕ ਇਕ ਚੌਕ ਵਿਚ police ਖਲੋਤੀ ਤਦ ਨੀ ਓਹਨਾ ਨੂੰ ਬੰਦੇ ਪਤਾ ਲਗਦੇ ਕਿਹੜਾ ਬੰਦਾ ਕਿ ਕਰ ਕਿ ਗਿਆ ਵਾ ਕੀ ਨੀ ਕਰ ਕੇ ਗਿਆ ਹੈ

ਹਾਂਜੀ ਹਾਂਜੀ ਚਲੋ ਠੀਕ ਐ ਜੀ

ਠੀਕ ਇਹ ਦੋ ਹਜਾਰ ਦੇ ਨੋਟ ਬੰਦ ਹੋਗੇ ਆਹੋ ਮੈ ਤਾ ਦੇਖੇ ਨੀ ਜਿਹੜੇ ਬੰਦ ਹੋਗੇ ਸਤੰਬਰ ਸਤੰਬਰ ਕਿਆ ਕਹਿੰਦੇ ਸਤੰਬਰ ਦੀ ਤਿਹ ਆਖਰੀ ਦਿਨ ਐ ਸਾਡੇ ਕੋਲ ਹੈ ਈ ਨੀ ਤੂੰ ਦੇਖਿਆ ਦੋ ਹਜਾਰ ਦਾ ਨੋਟ ਹਾ ਭੈਣੇ ਦੋ ਹਜਾਰ ਦੇ ਤਾ ਬਥੇਰੇ ਦੇਖੇ ਬਥੇਰੇ ਆਏ ਤੇ ਬਥੇਰੇ ਗਏ

ਨਾ ਭੈਣਂ ਮੈ ਗਈ ਤੀ ਜਦ ਅਸੀ ਘਰ ਦਾ ਕੰਮ ਸ਼ੁਰੂ ਕੀਤਾ ਤਾ ਨਾ ਤਦ ਮੈ ਜਿਨੀ ਵਾਰ ਜਾਂਦੀ ਤੀ ਮਤਲਬ ਕਢਾਨੇ ਹੁੰਦੇ ਤੇ ਉਹੀ ਤਿਹ ਤਿਹ ਹਜਾਰ ਇੱਕ ਵਾਰ ਨੋ ਰੋਜ ਦਾ ਤਿਹ ਹਜਾਰ ਕਢਾਣਾ ਹੁੰਦਾ ਤਾ ਫਿਰ ਉਹ ਰੋਜ ਦੇ ਦੋ ਦੋ ਹਜਾਰ ਦੇ ਨਿਕਲਦੇ ਤੇ ਲੱਗਦਾ ਲੱਗਦਾ ਈ ਨੀ ਤਾ ਕਿ ਤੀਹ ਹਾਜਰ ਏ ਇਦਾ ਲੱਗਦਾ ਤਾ ਕਿ ਤਿੰਨ ਸੋ ਰੁਪੀਆ ਇਹ

ਉਪਰ ਤੋ ਨੋਟ ਦਾ ਹੈਈ ਨਾ ਤਾ ਰੋਅਬ ਬੀ ਨੀ ਤਾ ਐਦਾ ਲੱਗਦਾ ਹਲਕਾ ਹਲਕਾ ਜਿਹਾ ਜਦ ਦੋ ਸੋ ਦਾ ਨੋਟ ਨਵਾ ਨਵਾ ਆਇਆ ਤਾ ਮੈ ਬੈਂਕ ਗਈ ਪੈਸੇ ਕਢਾਏ ਦੋ ਦੋ ਸੋ ਦੇਤੇ ਉਹਨੇ ਮੈਨੂੰ ਮੈ ਐਦੀ ਜੈਬ ਚ ਪਾਇਆ

ਮੈ ਜੇਬ ਚ ਪਾਇਆ ਜਿਦਾ ਉਹਨੇ ਰਸਬੜ ਲਗਾ ਕੇ ਦਿੱਤੀ ਮੈ ਕੱਢਣ ਲੱਗੇ ਨੋਟ ਦੇ ਦੋ ਹਿਸੇ ਹੋਗੇ ਹਮ ਤੇ ਮੈ ਬੈਂਕ ਜਾਂਕੇ ਫਿਰ ਬਦਲਾ ਕੇ ਲਿਆਈ ਹਾ ਬਦਲ ਨੋਟ ਜਿਹੜੇ ਪਹਿਲਾ ਦੇ ਨੋਟ ਤੇ ਨਾ ਉਹ ਹੁੰਦੇ ਤੇ ਸਖਤ ਸਖਤ ਉਹ ਆਲੇ ਇਹ ਆਲੇ ਤਾ ਇੰਨੇ ਘਟੀਆਂ ਨੋਟ ਆ ਨਾ ਇੱਕ ਮਿੰਟ ਚ ਨੋਟ ਫਟ ਜਾਂਦਾ ਉਹ ਕਹਿੰਦੇ ਨਾ ਉਹ ਤਾ ਬੰਦ ਹੋਏ ਸ਼ਾਪਾ ਪਿਆ ਉਥੇ ਨਾ ਦਿਵਾਰਾ ਚੋ ਗੱਦਿਆ ਚੋ ਸੋਫਿਆ ਚੋ ਦੋ ਦੋ ਹਜਾਰ ਦੇ ਨੋਟ ਨਿਕਲੇ ਉਹ ਪਤਾ ਕਿਆ ਹੋਇਆ ਜਿਹੜਾ ਹੈ ਉਹਦੇ ਨਾ ਰਿਸ਼ਤੇਦਾਰ ਦੇ ਘਰੇ ਛਾਪਾ ਪਿਆ ਉਥੇ ਜਿਦਾ ਪੈਸੇ ਮਿਲੇ ਨਾ

ਵਛਾਏਵੇ ਕਰੋੜ ਰੁਪੀਆ ਉਹਨਾ ਨੇ ਗਿਣ ਦਿੱਤਾ ਵਾ ਤਾ ਹਾਲਾ ਬਾਕੀ ਗਿਣਨੇ ਨੂੰ ਪਏ ਵੇਤੇ ਬੋਰੀਆਂ ਚ ਪਾਤੇ ਵੇ ਤੇ ਸਤਾਰਾਂ ਕਰੋੜ ਰੁਪੀਆ ਗਿਣਕੇ ਬੋਰੀਆਂ ਚ ਪਾ ਮੈ ਇੱਕ ਅੱਧਾ ਕਰੋੜ ਰੁਪੀਆਂ ਸਾਨੂੰ ਵੀ ਦੇ ਦਿੰਦੇ ਉਹ ਗਿਆ ਕਿਥੇ ਸਾਰਾ ਕਾਲਾ ਧਨ ਇਦੀ ਗਿਆ ਉਹਨਾਂ ਦੇ ਉਹ ਕਿਹੜਾ ਕੰਮ ਇਹ ਭੈਣੇ ਕਿਹਾ ਪਤਾ ਕਿੰਨਾਂ ਕ ਹੋਣਾ ਉਹ ਉਹ ਜਿਹੜੇ ਜਿਹੜੇ ਕੱਢਦੇ ਉਹ ਵੀ ਰੱਖਦੇ ਹੋਣੇ ਹਮ

ਉਹ ਪਤਾ ਕਿਆ ਕਰਦੇ ਜਿਦਾ ਉਹਨਾਂ ਵਿਚੋਂ ਇੱਕ ਦੋ ਕਰੋੜ ਰੁਪੀਆਂ ਲੁਕਾ ਵੀ ਲਿਆ ਤਾ ਉਹਨਾਂ ਨੇ ਕਿਹੜਾ ਦੱਸਣਾ ਤਾ ਉਹਨਾਂ ਨੇ ਕਹਿਣਾ ਇਨੇ ਨਿਕਲੇ ਉਹਨਾਂ ਨੇ ਬੋਲਣਾ ਨੀ

ਝਾੜਨੇ ਕਿ ਹਾਂ ਇਹ ਸਾਡੇ ਐ ਆਹੋ ਉਹਨਾਂ ਨੇ ਬੋਲਣਾ ਈ ਨੀ ਪੇ ਇਨੇ ਥੇ ਇਨੇ ਥੇ ਉਨੀ ਕਹਿਣਾ ਇਹੀ ਕਹਿਣਾ ਸਾਡੇ ਨੀ ਹੈਗੇ ਪਤਾ ਨੀ ਕੋਣ ਰੱਖ ਗਿਆ ਆਹੋ ਸਾਡੇ